ਹੁਣ ਜਿਹੜੇ spam ਹੁੰਦੇ ਨੇ ਉਹ ਆਪ ਹੀ ਉਹ red show ਹੋ ਜਾਂਦਾ ਕਿ ਬਈ ਉਹ ਜਿਹੜੇ ਲੋਕ ਦੂਸਰੇ ਨੂੰ ਪਰੇਸ਼ਾਨ ਕਰਦੇ ਹੈ ਇਸ ਤਰਹ ਦੇ ਬੰਦੇ ਨੂ life ਚ retire ਹੋਣਾ ਚਾਹਿਦਾ ਜੇਹੜਾ ਦੁਜ੍ਯਾ ਨੂ public community ਨੂ ਓਹਨਾ ਨਾਲ ਉਹ ਕਿਸੇ ਦੀ ਚੈਨ ਹੀ ਖੋ ਕੇ ਗਿਆ ਓਹ ਸਾਰੇ ਬੰਦੇ ਏ ਏ ਇਹ ਇਸ environment ਚ retire ਹੋ ਜਾਣੇ ਚਾਹੀਦੇ ਜੇਹੜੇ ਕੁਛ contribute ਕਰ ਰਹੇ ਹਨ to the economy to their ਅਹ ਅਹ ਜੇਹੜੇ ਆਪਣੇ ਘਰ ਚ contribute ਕਰ ਰਹੇ ਹਨ society ਚ ਕਰ ਰਹੇ ਹਨ ਜਰੂਰੀ ਨੀ ਹੋਂਦਾ ਕੀ ਓਹ ਪੈਸੇ ਨਾਲ ਹੀ contribute ਕਰਦੇ ਹੋਣ ਕੇ ਜਿਸ ਤਰ੍ਹਾਂ suppose ਅਹ ਅਹ ਕੋਈ suppose doctors ਹੈ ਠੀਕ ਹੈ ਨਾ ਕਿ doctor ਹੈ ਜਿਹੜੇ suppose ਅਹ ਅਹ ਓਹ ਕੀ ਕਰਦੇ ਹੈ ਓਹ ਮੰਦਿਰ ਜਾ ਗੁਰਦਵਾਰੇ ਸ਼ਾਮ ਨੂ ਯਾ sunday ਦੇ sunday ਚਲੇ ਜਾਂਦੇ ਹੈ ਓਹ ਕੋਈ ਪੈਸੇ ਨਹੀ ਲੇਂਦੇ ਠੀਕ ਹੈ ਨਾ ਜਿਸ ਦਿਨ ਅਸੀ ਓਸ ਦਿਨ ਗੁਰਦਵਾਰਾ ਸਾਹਿਬ ਗਏ ਹੈ ਓਹ੍ਠੇ ਜੇਹੜੇ doctor ਸਾਹਬ ਬੈਠੇ ਹੈ

ਕਿਸੇ hospital ਚ retire ਹੋਏ ਹੋਣ ਹੋ ਸਕਦਾ ਕ੍ਯੁਕੀ ਓਹਨਾ ਨੇ ਇਨੇ ਸਾਲ ਕਾਮ ਕਿੱਤਾ sixty ਟੋਹ ਜਾਦਾ ਹੀ ਲਗ ਰਹੇ ਸੀ ਓਹ ਹੁਣ free ਕਾਮ ਕਰ ਰਹੇ ਹੈ ਆਪਣੀ ਜੇਹੜੀ tacit knowledge ਹੈ ਓਹਨਾ ਨੇ ਪਤਾ ਨੀ ਜਿੰਦਗੀ ਚ ਕਿੰਨੇ ਬੰਦਿਆਂ ਨੂੰ ਹੀ ਠੀਕ ਕੀਤਾ ਹੋਏਗਾ government ਨੇ ਤਹ ਓਹਨਾ ਨੂ retire ਕਰ ਦਿਤਾ ਪਰ public ਨੇ ਓਹਨਾ ਨੂ accept ਕਰਲਿਆ ਓਹਨਾ ਨੂ ਕੋਈ salary ਦੇ ਦਿੰਦੇ ਹੋਣੇ ਓਹ ਇਕੋ ਨਾਲ ਓਹਦਾ ਜੋ ਵੀ ਲਾਗ੍ਯ ਹੋਯਾ ਸੀ ਜੇਹੜਾ ਓਹ register ਚ ਲਿਖਿਆ ਸੀ test ਵੀ ਕਰ ਲਿਆ ਸੀ ਨਾ ਫੇਰ ਓ test ਕਰਕੇ ਓਥਰ metro lab ਚ ਭੇਜਤਾ ਵੀ ਇਹਨਾਂ ਦੀ ਤਿਆਰ ਕਰਨੀ ਆ ਨੀ ਓਹ ਮੈਨੂ ਨੀ ਲਗਦਾ ਓਹ ਗੁਰਦਵਾਰੇ ਵੱਲ ਹੀ ਦੇ ਦਿੰਦੇ ਹੋਣੇ ਆ ਓਹਨਾ ਨੂੰ ਪੈਸੇ ਨਹੀਂ ਮੈਨੂੰ ਨੀ ਲੱਗਦਾ ਓਹਨਾ ਨੂੰ ਕੋਈ ਪੈਸੇ ਦਿੰਦੇ ਹੋਣਗੇ ਓਹਨਾ ਨੇ ਕਿ ਕਰਨੇ ਆ ਪੈਸੇ ਪੁਸੇ ਜਿਹੜਾ government hospital ਚੋ ਜਿਹਦੀ age sixty ਹੋਗੀ

ਓਹ ਗੁਰਦਵਾਰੇ ਜਾਂਦੇ ਹੈ ਠੀਕ ਹੈ ਨਾ sunday ਦੇ sunday ਓਹ ਓਹ ਓਹ eyes specialist ਕੋਲ ਪੈਸੇ ਲੈਣ ਲਈ ਜਾਂਦੇ ਆ

ਫੇਰ ਓਹਨਾ ਨੇ ਕਿ ਕਰਨੇ ਆ ਪੈਸੇ ਓਹਨਾ ਕੋਲ ਪੈਸੇ ਦੀ ਕਮੀ ਏ ਨੀ ਓਹ ਤਹ ਗੁਰਦਵਾਰੇ ਵਾਲੇ checkup camp ਲਗਾਂਦੇ ਹੈ ਨਾ ਜਿਵੇ blood donation camp ਵੀ ਬੜੇ ਲੋਕ ਲਗਾਂਦੇ ਹਾਂ ਤੇ blood donation camp ਦੇ ਕੋਈ ਪੈਸੇ ਲੈਂਦੇ ਏ ਕੋਈ ਨੀ ਜੇ ਜੇ ਜਿਹੜੇ ਓਥੇ conduct ਕਰਦੇ ਆ ਓ ਕੋਈ ਪੈਸਾ ਥੋੜ੍ਹਾ ਲੈਂਦੇ ਆ ਓਹ ਤਹ ਇਕ free service ਹੈ ਜੇਹੜੀ society ਦੇ ਲਈ beneficial ਹੈ ਜੀਹਦੇ ਚ sector thirty seven ਦਾ ਗੁਰਦਵਾਰਾ ਹੈ ਓਹਨਾ ਨੇ ਵੀ ਉਹ computer teacher ਰੱਖਿਆ ਬੱਚਿਆਂ ਨੂੰ ਉਹ tally ਤੇ ਉਹ MS office ਵਗੈਰਾ ਵੀ ਸਿਖਾਂਦੇ ਹਾਂ ਬਿਲਕੁਲ ਜੇ ਬੰਦਾ ਚਾਹੇ ਤਾ ਜੇ ਜੇ ਬੇਸ਼ਕ ਪੈਸੇ ਨਾ ਵੀ ਮਿਲੇ ਫਿਰ ਸਮਝੋ ਕੇ ਪੈਸੇ ਵਲੋਂ ਬੇਸ਼ਕ ਅਹ ਅਹ ਤੁਹਾਡੀ earning ਘੱਟ ਹੈ

sunday ਨੂੰ ਇਕ ਬੰਦਾ ਆਇਆ ਉਹ ਓਹਨੂੰ ਕੁਝ eyes problem ਹੈ ਓਹ ਠੀਕ ਹੋਗ੍ਯਾ ਤੇ ਜਿਦੇ ਕੋਲ ਅਸੀਂ ਗਏ ਸੀਗੇ doctor ਸਾਹਿਬ ਕੋਲ ਓਹ ਵੀਹ ਰੁਪਏ ਲੇਂਦੇ ਹੈ ਹੋ ਸਕਦਾ ਹੈ ਓਹਨਾ ਕੋਲ ਦਸ ਵਾਰੀ ਜਾ ਵੀਹ ਵਾਰੀ ਆਇਆ ਹੋਏ ਠੀਕ ਆ ਨਾ ਆ ਸਕਦੀ ਏ ਵੀਹ ਰੁਪਏ ਕੋਈ ਖਾਸ ਲੰਬੀ ਚੌੜੀ ਫੀਸ ਨਹੀਂ ਹੁੰਦੀ ਦੇਖਿਆ ਸੀ ਨਾ ਕਿਸੇ ਚ hospital ਗਏ ਸੀ ਗੇ ਓਹਨਾ ਨੇ ਬਾਰਹ ਸੌ ਰੁਪਇਆ ਮੰਗਿਆ ਸੀਗਾ ਕਿਸੇ ਨੇ ਪੰਜ ਸੌ ਰੁਪਏ ਤੋਂ ਘੱਟ ਤੋਂ ਘੱਟ ਫੀਸ ਹੈ ਹੀ ਨਾ doctor ਜੇ private ਕੋਲ ਜਾਈਏ ਲੇਕਿਨ ਓਹਨਾ ਨੇ ਕੋਈ ਸਨਫਾਰਮਾ ਵਲੋਂ ਸੀ ਉਹ ਅਹ ਗਾਓ ਚ ਜਾਕੇ ਲੋਕਾਂ ਨੂੰ treatment ਦੇਂਦੇ ਏ

ਤੇ free ਦਵਾਈਆਂ ਦਿੰਦੇ ਆ ਓ camp ਜਿਹੀ ਲਗਾਂਦੇ ਆ ਓ ਵੀ ਓ ਹਾਂ ਉਹ camp ਹੀ ਏ ਓ ਕਿ ਕਰਦੇ ਆ ਸਨਫਾਰਮਾ

ਇਕ ਹਾਜ਼ਰ ਕਰੋੜ ਤੋਂ ਜ਼ਿਆਦਾ ਹੈ ਓ ਕੰਪਨੀਆਂ ਨੂੰ government ਨੇ ਕਿਹਾ ਕੇ ਤੁਸੀਂ contribute ਕਰੋ ਕੋਈ hospital ਬਣਾਓ ਕੋਈ ਅਹ ਕੋਈ ਬਚੇਆ ਦੀ training ਦਾ ਬਣਾਓ ਠੀਕ ਹੈ ਨਾ ਜਹਾਂ ਜੇਹੜੀ under privilege ਹੈ ਕਿਸੇ ਨੂੰ ਖਾਨਾ ਦੇਣਾ ਚਹੰਦੇ ਹੋ ਯ polio drops ਹੈ ਕਿਸੇ ਵੀ ਤਰਹ ਦੀ medical facility ਹੈ ਜਿਹਦੇ ਚ lower ਅਹ ਅਹ type ਦੇ people ਹੈ ਓਹਨਾਂ ਨੂੰ ਅਹ ਜਿਥੇ ਮੈਂ happiness course ਵੀ ਕੀਤਾ ਹਾਂ happiness ਵਾਲੇ ਵੀ ਹੈਗੇ ਏ ਉਹ HDFC ਨਾਲ related ਹੈ HDFC ਨੀ ਉਹ ਕਿਹੜੇ ਆ ਉਹ art of living ਵਾਲੇ

ਤੋਂ earning ਹੁੰਦੀ ਏ ਓ ਫਿਰ ਅਸੀਂ ਗਰੀਬ ਬੱਚਿਆਂ ਨੂੰ ਮਤਲਬ ਓਹਨਾਂ ਦੀ ਪੜ੍ਹਾਈ ਦਾ ਤੇ ਓਹਨਾ ਨੂੰ ਖਾਣਾ ਖੁਣਾ ਖਵਾਨ ਦਾ ਫੇਰ ਹਾਂ NGOs ਹੇਗੀ ਆ NGOs ਕਦੇ retire ਥੋੜ੍ਹਾ ਹੁੰਦੇ ਏ ਕੋਈ ਨੀ retire ਹੁੰਦੇ NGO ਦੇ ਲੋਕ donation ਕਰ ਦਿੰਦੇ ਆ ਨਾ ਫਿਰ

ਅੱਛਾ retirement ਦੇ ਬਾਦ ਚ ਮੈਨੂੰ ਇਕ ਗੱਲ ਆਈ ਯਾਦ ਕੇ ਬਈ ਕਈ ਅਹ ਕਈ employee ਕਹਿੰਦੇ ਏ ਬੰਨੀ ਵੀ ਅੱਜ ਕਹਿ ਰਿਹਾ ਸੀ ਕੇ ਪਾਪਾ ਕੇ ਸਾਨੂ ਕੋਈ ਬੰਦਾ ਨਹੀਂ ਮਿਲਦਾ ਕਈ employee ਕਹੰਦੇ ਹੈ ਕੀ ਸਾਨੂੰ job ਨੀ ਮਿਲਦੀ ਕੀ retirement ਅਹ ਜਿਹਨੂੰ job ਹੀ ਨੀ ਮਿਲਿ ਓਹ ਵਿਚਾਰਾਂ ਪਤਾ ਨਹੀਂ ਕਦੋ retire ਹੋਇਗਾ ਏ gap ਜੇਹੜਾ ਹੈ ਨਾ ਬੜਾ ਖਤਰਨਾਕ gap ਹੈ employer ਕਹਿੰਦਾ ਮੈਨੂੰ ਬੰਦੇ ਨਹੀਂ ਮਿਲਦੇ ਤੇ ਬੰਦਾ ਕਹਿੰਦਾ ਮੈਨੂੰ job ਨੀ

qualification ਤੇ skill ਦਾ ਵੀ ਫਰਕ ਹੁੰਦਾ ਹੈ ਨਾ

ਜੇ ਬੰਦੇ ਨੇ BA ਕੀਤੀ ਏ ਤਾ ਓਹਨਾ ਨੂੰ Bcom ਚਾਹੀਦਾ

ਵੀ ਓਹਨਾ ਨੂੰ ਏ ਵਾਲੇ ਜਿਵੇ ਤੇਈ ਵਾਲਾਂ course ਕਿੱਤਾ ਹੋਏ ਯਾ ਓਹ course ਕੀਤੇ ਹੋਣ

ਮਤਲਬ ਉਹ ਜਿਹੜੀ ਓਹਨਾ ਨੂੰ skill ਚਾਹੀਦੀ ਆ ਓ match ਨਹੀਂ ਕਰਦੀਆਂ ਫੇਰ ਓ ਫੇਰ ਓ ਓਥੇ ਫਿਰ unemployment ਹੋ ਜਾਂਦੀ ਹੈ ਬਿਲਕੁਲ ਅਸੀਂ ਜਿਹੜੇ ਕਿਤਾਬਾਂ ਅਸੀਂ ਮੈਂ ਵੀ ਥੋੜ੍ਹਾ HR ਦਾ ਕੰਮ books ਪੜ੍ਹੀਆਂ ਹੋਈਆਂ ਓ ਚ ਲਿਖਿਆ ਹੁੰਦਾ ਸੀ ਕਿ There is a job for everyone and there is a man for every job ਚਾਹੇ ਕਿਸੇ ਨੇ ਬਏ ਕੀਤੀ ਹੈ ਬਕੋਂ ਕੀਤੀ ਹੈ ਬਿਐਸਸਿ ਕੀਤੀ ਹਾਇਮਕੁਚ ਵੀ ਫੀਲ ਕੀਤਾ ਹੋਏ ਕੋਈ ਵੀ ਕਮ ਕੀਤਾ ਹੋਏ ਇੱਕ ਸਕਿੱਲ ਬੰਦੇ ਨੂੰ ਸਾਰੀ ਉਮਰ ਰੋਟੀ ਦੇ ਸਕਦੀ ਹੈ ਏਹ ਦੇਖਯਾ ਸੀ ਨਾਮਤਾਂ ਕੇਕ ਵਾਲੇ ਹੈ ਓਹਦੇ ਵਹਾਤਸਪਪ ਤੇ ਮੈਸੇਜ ਆਂਦਾ ਉਹ ਲੜਕੀ ਮੈਨੂੰ ਲਗਦਾ ਅਠਾਈ ਪਚ ਪੱਚੀ ਸਤਾਈ ਅਠਾਈ ਸਾਲ ਦੀ ਹੋਣੀ ਆ ਉਹ cake ਬਣਾਂਦੀ ਏ ਠੀਕ ਏ ਨਾ ਅੱਪਾ ਨਾ ਇਕ ਦਿਨ ਮੰਗਾਇਆ ਸੀ ਓਹਨਾ ਤੋਂ ਮੰਮੀ ਦੇ birthday ਤੇ ਉਹ ਜੀ ਓਹਦੀ ਮੰਮੀ ਵੀ cake ਬਣਾਂਦੀ ਏ ਜਿਹਦੀ ਮੱਮੀ ਵੀ ਕੇਕ ਬਣਾਂਦੀ ਹੋਵੇ ਓਹ ਆਪ ਵੀ ਕੇਕ ਬਣਾਂਦੀ ਹੈ ਓਹ ਓਹਨਾਂ ਦੀ generations cake ਬਣਾ ਰਹੀ ਹੈ ਪਿਛਲੇ ਚਾਲੀ suppose ਓਹ ਆਣ ਵਾਲੇ ਪੱਚੀ ਤਿਹ ਸਾਲ cake ਹੀ ਬਣਾਂਦੇ ਰਹੇ ਤਾ ਕੋਈ ਬੰਦਾ ਮੈਨੂੰ ਲੱਗਦਾ ਸਾ ਸਾਰੇ ਜਿਨ੍ਹੇ ਵੀ ਦਸ ਪੰਦਰਾਂ sector ਚ ਅਸੀਂ ਰਹਿੰਦੇ ਆ ਮੁਹਾਲੀ ਚ ਕੀਤੇ ਨਾ ਕੀਤੇ ਓ customer ਓਹਨਾ ਨਾਲ directly indirectly contact ਚ ਆਏਗਾ ਓਹਨੂੰ ਕਿੰਨਾ ਅਹ experience ਹੋ ਜੇਗਾ ਤੇ ਦੇਖੋ ਨਾ suppose ਓਹਨੇ ਜੇ ਇੱਕ cake ਵੀ ਬਣਾਅ ਤੇ ਤਿਨਸੋ ਤਿਨਸੋ cake ਵੀ ਬਣਾਏ fourty cake ਹੋਗੇ ਇੱਕ ਲੱਖ cake ਕਿਸੇ ਬੰਦੇ ਨੇ ਬਣਾ ਲੀਤਾ ਹਾਂ ਓਹਦਾ ਹੀ cookies cooking ਵਾਲੀ ਵੀ ਜੇਹੜੀ videos ਹੋਂਦੀ ਹੈ ਓਹ ਦੋ ਚਾਰ ਵਾਰੀ ਬਣਾਂਦੇ ਆ ਫੇਰ ਓਹ ਓਹਨਾਂ ਨੂੰ practice ਹੋ ਜਾਂਦੀ ਹੈ

ਬਸ ਹੋਲੀ ਹੋਲੀ ਓਹਨਾਂ ਨੂੰ ਬੜੀ ਸਾਰੀ dishes ਆ ਜਾਂਦੀ ਹੈ ਬਨਾਨੀ ਬਿਲਕੁਲ ਇੱਕ ਅਹ ਅਹ ਅਗਰ ਓਹ cake ਵਾਲੇ ਲੜਕੀ suppose ਦਸ ਬਾਰਹ cake ਰੋਜ ਦੇ ਬਣਾਂਦੀ ਹੈ ਜੇ ਦਸ cake ਬਣਾਏ ਤਹ ਸਮਝੋ ਤੀਨ ਹਜ਼ਾਰ ਬਨਾਤਾਂ ਤੀਨ ਹਜ਼ਾਰ ਨੂੰ ਚਾਲੀ ਨਾਲ ਕਰੋ ਤਾਂ ਇੱਕ ਲੱਖ ਵੀਹ ਹਜ਼ਾਰ ਹੋਗਯਾ ਜਿਸ ਲੜਕੀ ਨੇ ਆਪਣੇ ਹੱਥ ਨਾਲ ਇੱਕ ਲੱਖ ਵੀਹ ਹਜ਼ਾਰ ਕੇਕ ਬਣਾਇਆ ਓਹ ਹੋ ਸਕਦਾ ਅਗੇ ਜਾਣ ਵਾਲੇ ਚਾਰ ਸੌ ਬੰਦਿਆਂ ਨੂੰ trained ਵੀ ਕਰਦੇ ਹੈ ਨਾ

cooking ਵਾਲੇ ਕਈਆਂ ਨੇ ਖੋਲ੍ਹੇ ਵੀ ਹੁੰਦੇ ਆ ਵੀ ਅਸੀਂ cake ਬਣਾਨਾ ਸਿਖਾਵਾਂਗੇ ਤੇ cooking ਵਾਲੇ ਵੀ ਕੁਛ ਹੋਂਦੇ ਹੈ ਓਹਨਾਂ ਨੇ ਖੋਲੇ ਹੋਂਦੇ ਹੈ ਕੰਪਨੀਆਂ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕੇ ਜਿਹੜੇ ਬੰਦੇ ਨੂੰ employer ਕਹਿੰਦੇ ਹੈ ਨਾ ਕਿ ਬਈ ਸਾਨੂ ਬੰਦੇ ਨਹੀਂ ਮਿਲਦੇ ਓ ਓ ਚਾਹੰਦੇ ਆ ਕੇ ਪਹਿਲੇ ਦਿਨ ਹੀ ਸਾਡੇ ਕੋਲ ਬੰਦਾ ਆਏ or A to Z ਕੰਮ ਕਰਨਾ ਸ਼ੁਰੂ ਕੇ ਦੇਵੇ ਜੇਹੜੇ ਬੰਦੇ ਕਹੰਦੇ ਹੈ ਨ employer ਕਹੰਦੇ ਹੈ ਕੀ ਸਾਨੂੰ job ਅਹ employee ਨੀ ਮਿਲਦੇ ਓਹਨਾਂ ਨੂੰ as a training employee ਨੂੰ invite ਕਰਨਾ ਚਾਹੀਦਾ ਠੀਕ ਹੈ ਨਾ ਓਹਨਾਂ ਨੂੰ ਚਾਹੀਦਾ ਹੈ ਕੀ ਹਾਂ ਅਸੀਂ ਤੁਹਾਨੂੰ ਸਿਖਾਂ ਦਿੰਦੇ ਆ ਜੇ as a training ਕਿਸੇ ਨੂੰ ਕੋਈ ਰਖੇਗਾ ਚਲੋ ਕੁਛ ਬੰਦੇ ਭੱਜ ਵੀ ਜਾਣ ਗਏ ਦਸਾਂ ਚੋਂ ਪੰਜ ਬੰਦੇ ਰੁਕ ਵੀ ਗਯੇ ਤਹ ਵੀ ਕੋਈ ਖਰਾਬ ਨੀ ਤਾ ਵੀ ਕੋਈ investment ਨੀ ਇਕ employee ਬੇਸ਼ਕ ਦੋ ਤਿੰਨ ਛੇ ਮਹੀਨੇ ਲਾ ਕੇ ਤੁਹਾਡੇ ਤੋਂ ਕੰਮ ਸਿੱਖੇਗਾ ਪਰ ਸਾਰੀ long term ਅਗਰ ਓਹਨੇ ਤੁਹਾਡੇ ਕੋਲੋਂ ਪੱਚੀ ਤਿਹ ਚਾਲੀ ਸਾਲ ਕੰਮ ਕੀਤਾ ਏ ਓਹਦੇ cumulative ਜਿਹੜਾ impact ਹੈ ਓਹਦੀ company ਨੂੰ ਜਾਏਗਾ ਉਹ ਬੋਹੋਤ ਜ਼ਿਆਦਾ ਹੋਏਗਾ

ਜਦੋਂ ਬੰਦੇ ਦੀ health allow ਨਾ ਓ ਕਰੋ ਤਾ retirement ਲੈ ਲੈਣੀ ਚਾਹੀਦੀ ਹੈ age ਨਾ ਦੇਖੇ ਭੀ sixty ਹੋਗੀ ਕੇ seventy ਹੋਗੀ ਕੇ seventy five ਹੋਗੀ ਮੇਰੇ ਮਾਮਾ ਜੀ ਹੈ ਨਾ ਓਹ ਅਹ washington ਚ ਹੈ ਓਹਨਾਂ ਦੀ ਫੋਟੋ ਆਈ ਹੈ last week ਓਹਨਾਂ ਦਾ nine january ਨੂੰ birthday ਸੀ ਓਹ ਬਿਲਕੁਲ ਪਗੜੀ ਬਣ ਕੇ ਬੇਥੇ ਹੈ washington ਚ ਦੇਖੋ cake ਓਹਨਾਂ ਦੇ ਕੋਲ ਰਖਯਾ ਹੈ ਸਬ ਕੁਛ ਪਿਆ ਹੈ ਕਦੇ ਕਦੇ ਫੋਨ ਆਂਦਾ ਹੈ ਓਹਨਾਂ ਦਾ ਮੇਨੂ ਓ ਅਹ ਓਹਨਾਂ ਵਰਗੀ ਨਾ ਕੋਈ ਪੰਜਾਬੀ ਬੋਲ ਸਕਦਾ ਤੇ ਨਾ ਕੋਈ english ਬੋਲ ਸਕਦਾ ਵਿੰਦੋਸਵੀਚ ਤੋਂ ਕੇ ਕੇ ਗਏ technical ਓਹ ਕੋਈ ਵੀ product ਬਣਾ ਲੋ ਜਿਹੜੇ ਚ ਓਹ mechnical parts ਜਾ ਓਓ ਓਹਨੂੰ ਕੋਈ ਡਾਇ ਦੁਇ ਬਣਾਨੀ ਹੋਈ ਕੁਛ ਬਣਨਾ ਹੋਏ ਓਹ ਸਬ ਕੁਛ ਬਣਾ ਦਿੰਦੇ ਹੈ ਓਹਨਾਂ ਨੂੰ practical knowledge ਹੈ ਜਿੰਨੀ ਦੇਰ ਸ਼ਰੀਰ ਚ ਜਾਨ ਹੈਗੀ ਹੈ ਕਰਦੇ ਰਹੇ ਪਰ ਓਹ ਨੱਬੇ ਸਾਲ ਦਾ ਬੰਦਾ ਤਾ ਨਹੀਂ ਕਰ ਸਕਦਾ ਹਾਂ ਸਤੱਰ ਕੁ ਸਾਲ ਤਕ ਮੈਨੂੰ ਲੱਗਦਾ ਸਤੱਰ ਪਚਹਤਰ ਜਿਹੜਾ ਖਾਸ ਕਰਕੇ influential ਕੰਮ ਹੈ ਜੀ ਚ ਕੋਈ physical ਕੰਮ ਨਹੀਂ ਕਰਨਾ ਦੋ ਘੰਟੇ ਕੰਮ ਕਰਨਾ ਅੱਜ ਕਲ ਤਾ work from home ਹੈ ਜਿੰਨੀ ਦੇਰ ਮਰਜ਼ੀ ਕੰਮ ਕਰਿ ਚੱਲੇ ਜਿਵੇ government ਤੇ employes ਦਾ ਤਾ ਇਹ ਆ ਨਾ ਬਈ ਓ ਫਿਰ ਬਾਰ ਬਾਰ ਅਹ ਓਹਨਾ ਦਾ ਜਿਵੇ ਕੁਝ ਬੱਚੇ bank jobs ਦੇ ਫਿਰ paper ਦਿੰਦੇ ਫਿਰ ਜਿਨ੍ਹਾਂ ਦੇ clear ਹੋਗੇ ਪੁਰਾਣਿਆਂ ਨੂੰ retire ਕਰ ਦਿੰਦੇ ਫਿਰ ਨਵੇਂ employee ਆ ਜਾਂਦੇ

ਓਹ ਤਹ ਆਪਣੀ ਮਰਜ਼ੀ ਹੈ ਜਦੋਂ ਮਰਜ਼ੀ ਬੰਦਾ retire ਹੋਜੇ

ਹਾਂ retire ਤਾ ਜਦੋ ਤਕ ਬੰਦੇ ਦੀ health ਅੱਛੀ ਹੈ ਓਦੋ ਤਕ ਓਹਨੂੰ ਕੰਮ ਕਰਨਾ ਚਾਹੀਦਾ ਓਰ health ਹੋਰ ਕਿਦੇ ਹੱਥ ਚ ਜੀ ਆਪਣੀ health ਆਪਣੇ ਕਿਦੇ ਹੱਥ ਚ ਹੈ ਆਪਣੇ ਹੱਥ ਚ

ਆਪਣੇ ਹੀ ਏ ਆਪਣੀ health ਆਪਣੇ ਹੱਥ ਚ ਬਿਲਕੁਲ ਠੀਕ ਆ ਬਈ ਕਿਦਾ ਦਾ ਖਾਣਾ ਮੈਨੂੰ suit ਕਰ ਰਿਹਾ ਮੈਂ ਓਦਾਂ ਦਾ ਖਾਵਾਂ

ਤੇ ਮੈਨੂੰ ਤਲੀਆਂ ਤੇ ਬਾਹਰ ਦੇ junk food ਨਹੀਂ suit ਕਰਦੇ ਫਿਰ ਮੈਂ ਓਦਾਂ ਦੀ ਚੀਜ਼ਾਂ ਨਾ ਖਾਵਾਂ ਬਿਲਕੁਲ ਮੈਨੂੰ ਤਾ ਲੱਗਦਾ ਕੇ ਆਪਣੀ life ਓਰ ਅਹ ਆਪਣੀ life ਵੀ ਬੰਦੇ ਦੇ ਆਪਣੇ ਹਥ ਚ ਹੈ ਹੁਣ ਜੇ retirement ਤੋਂ ਬਾਦ ਵੀ ਕੁਝ ਅੱਛਾ ਮਿਲੇ ਜਿਵੇ ਕੋਈ ਜਿਵੇ ਤੁਹਾਡੇ ਮਾਮਾ ਜੀ ਹੈ ਉਪਕਾਰ ਮਾਮਾ ਜੀ ਤੇ ਤੇ ਓ ਦਰਸ਼ਨ ਮਾਮਾ ਜੀ

ਜੇ ਕੁਝ ਅੱਛਾ chance ਮਿਲੇ ਤਾ ਫਿਰ ਲੱਗ ਜਾਣਾ ਚਾਹੀਦਾ ਹੋਰ ਕੰਮ ਨੂੰ

ਕਿਉਕਿ ਅਹ ਅਹ ਜੇਹੜੀ ਓਹਨਾਂ ਦੇ college ਦੀ ਵੇਂਨ ਹੈ ਓਹਨਾਂ ਦੇ ਘਰ ਦੇ ਬਾਹਰ ਆਂਦੀ ਹੈ ਲੈ ਜਾਂਦੀ ਹੈ ਛੱਡ ਜਾਂਦੀ ਹੈ ਦੋ ਘੰਟੇ ਚਾਰ ਤਿਨ ਘੰਟੇ ਤਿਨ period ਲਗਾਏ ਦੋ period ਲਗਾਏ ਜਿਨਾ sir allow ਕਰਦਾ ਸਵੇਰੇ ਗਯੇ ਸ਼ਾਮ ਨੂੰ ਆਗੇ ਖਾਣਾ ਓਥੇ ਲੈ ਅਹ ਅਹ ਮਾਮਾ ਜੀ ਨੂੰ ਕੋਈ ਖਾਣ ਖਾਣੇ ਦੀ ਕਮੀ ਥੋੜ੍ਹਾ ਕਰਨਲ level ਦੇ ਬੰਦੇ ਹੈ ਤੇ ਫਿਰ ਓਹ ਓਹ ਓਹਵੀ ਨਹੀਂ ਪੁੱਛਦੇ ਵੀ ਓਹਨਾ ਨੇ ਮੈਨੂੰ ਕਿੰਨੀ ਤਨਖਾਹ ਦੇਣੀ ਹੈ ਦੇ ਦਿੰਦੇ ਹੈ ਸਾਰੇ ਪੈਸੇ ਬਚਣੇ ਹੀ ਹੈ ਓਹਨਾਂ ਦਾ ਕੀ ਖਰਚਾ ਹੈ ਹਾਂ ਮਤਲਬ ਜੇ ਬੰਦੇ ਨੂੰ ਸਿਖਨ ਦਾ ਮੋਕਾ ਮਿਲੇ technologically ਦੇ ਲਈ improve ਕਰਲੇ ਆਪਣੇ ਆਪ ਨੂੰ

ਤੇ ਓਹਦੇ communication ਵੀ ਅੱਛਾ ਹੋਜੇ ਤਹ ਓਹਨੂੰ ਫਿਰ retirement ਟੋਹ ਬਾਅਦ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਤਲਬ ਕਮ ਲਭਨ ਲਈ

ਇੱਕ full time ਇੱਕ part time ਇੱਕ ਆਪਣੀ hobby ਦੇ accordingly ਇੱਕ ਆਪਣੀ ਅਹ ਅਹ ਜਿਸ ਚੀਜ਼ ਦੀ ਪੜ੍ਹਾਈ ਕੀਤੀ ਹੈ ਚਲੋ ਠੀਕ ਹੈ ਜੀ Ok ਹਾਂਜੀ ਸਾਸਰੀਕਾਲ ਸਾਰੀਆਂ ਨੂੰ ਮੇਰਾ ਨਾਮ ਮਨਦੀਪ ਹੈ ਤੇ ਮੇਰੀ ਉਮਰ ਹੈ ਪੈਂਤੀਸ ਸਾਲ ਤੇ ਮੇਂ ਤੁਵੱਡੇ ਨਾਲ ਇਕ information ਤੇ ਇਕ ਗੱਲ ਸਾਂਝੀ ਕਰਨਾ ਚਾਹੰਦਾ ਆਂ ਆਪਣੇ brother ਦੇ ਬਾਰੇ ਉਡਦਾ India ਤੋਂ ਆਪਣੇ ਪੰਜਾਬ ਜਲੰਧਰ ਤੋਂ ਇਟਲੀ ਤਕ ਦਾ ਸਫਰ ਕਿਵੇਂ ਰਹਿਆ ਜੇੜੀਆਂ ਮੁਸ਼ਕਿਲਾਂ ਆਈਆਂ ਤੇ ਉਸ ਤੋਂ ਬਾਦ ਇਕ message ਵੀ ਹੈ ਜੋ ਕਿ ਮੇਂ ਦੇਣਾ ਚਾਹੁੰਗਾ ਜੋ ਬੱਚੇ ਬਾਲ ਵਿਦੇਸ਼ ਜਾਣਾ ਚਾਹੁੰਦੇ ਹੋ ਕੇ ਆਪਣਾ ਭਵਿੱਖ ਬਨਾਉਣਾ ਚਾਹੁੰਦੇ ਨੇ ਤੇ ਗੱਲ ਹੈ ਆਪਣੀ ਟੀਨ ਇਕ ਮਹੀਨੇ ਪੂਰਾਨੀ ਗੱਲ ਹੈ ਜਦੋਂ ਸਰਦੀਆਂ ਦਾ time ਸੀ ਆਪਣਾ december ਦਾ ਮਹੀਨਾ ਸੀ ਤੇ ਉਨਹੂ ਨਾ ਬਚਪਨ ਤੋਂ ਹੈ ਸ਼ੋਕ ਸੀ ਜੀਦਾ ਬਾਹਰ ਜਾਨ ਦਾ ਕ ਮੇਂ ਬਾਹਰ ਜਾ ਕ ਆਪਣਾ ਕਮ ਕਾਰ ਕਰਨਾ ਆ ਤੇ ਉਸਨੇ ਕਾਫੀ ਬਾਰ ਪਹਿਲੇ ਕੋਸ਼ਿਸ਼ ਭੀ ਕਿੱਤੀ ਪ੍ਰਹਾਯੀ ਭੀ ਕਿੱਤੀ ਪਰ ਉਡਦੀ ਗੱਲ ਕਿਥੇ ਬਾਣੀ ਨਹੀਂ ਤੇ ਹਰ ਥਾਂ ਤੋਂ ਉਨਹੂ ਨਿਰਾਸ਼ਾ ਹੈ ਮਿਲੀ ਫਿਰ ਤੇ ਉਸ ਤੋਂ ਬਾਦ ਜੀ ਇਕ ਦੋ ਥਾਂ ਤੇ ਉਸਨੇ ਆਪਣਾ try ਭੀ ਕਿੱਤਾ ਪਾਰ ਨਹੀਂ ਗੱਲ ਬਾਣੀ ਪੈਸੇ ਭੀ ਖ਼ਰਾਬ ਕਿੱਤੇ but ਉਨ੍ਹੇ ਆਪਣਾ ਜੇਰਾ ਇਰਾਦਾ ਸੀ ਉਹ ਤਹਿ ਕਿੱਤਾ ਹੋਇਆ ਸੀ ਕ ਮੇਂ ਬਾਹਿਰ ਜਾ ਕ ਹੈ ਕਾਮ ਕਰ ਕਰਨਾ ਹੈ ਉਸ ਤੋਂ ਬਾਦ ਕਰਦੇ ਕਰੰਦੇ ਜੀ ਅੱਸੀ ਬੰਦੇ ਬੰਦੇ ਲੱਬ ਕ ਤੇ ਫਿਰ ਉਣੁ

ਟੂਰ ਤੇ ਗਿਆ ਉਹਨੂੰ ਚਲੋ ਉਥੇ ਕੰਮ ਮਿਲਿਆ ਕੰਮ ਕਰਦੇ ਜਿੱਥੇ ਕੰਮ ਕਰ ਰਹੇ ਕਾਮਿਆਂ ਦੀ ਲਾਈਫ ਵਧੀਆ ਹੈ ਹੁਣ ਸਾਨੂੰ videos ਗੁਜ਼ਰਾਨ ਭੇਜਣੀਆਂ ਕੀ ਉੱਥੇ ਸਭ ਠੀਕ-ਠਾਕ ਹੈ ਮਾਂ ਪਿਓ ਨੇ ਦਿਲਾਸਾ ਦੇਣਾ ਵੀ ਸਭ ਠੀਕ ਹੈ ਅੰਦਰੋਂ ਹੀ ਅੰਦਰੋਂ ਨੂੰ ਵੀ ਪਤਾ ਸੀ ਓਥੇ ਕੀ ਹਲਾਲ ਨੇ ਕਿਉਂਕਿ ਉੱਥੇ ਕੰਮ ਬੋਹਤ ਜਿਆਦਾ ਲੈਂਦੇ ਸੀ ਤੇ ਪੈਸੇ ਆਪਣੇ India ਨਾਲੋਂ ਵੀ ਘਟ ਮਿਲਦੇ ਸੀ ਓਹਦਾ ਸੀਗਾ ਵੀ ਮੈਂ ਏਥੋਂ ਨਿਕਲਾਂ ਕਿਵੇਂ ਵੀ ਕਰ ਕੇ ਤੇ ਉਨ੍ਹੇ ਉਥੇ ਮਹੀਨਾ ਇਕ wait ਕਿੱਤੀ ਤੇ december ਦੇ ਆਖਰੀ ਮਹੀਨੇ ਦੇ ਵਿਚ ਉਨਹੂ ਕੋਈ ਬੰਦਾ ਮਿਲੀਆਂ ਕ ਮੇਂ ਤੈਨੂੰ ਦੋ ਨੰਬਰ ਦੇ ਨਾਲ ਤੈਨੂੰ ਮੇਂ ਬਾਹਿਰ ਭੇਜ ਦਾ ਗਏ ਕੁੜਿਆ ਚੱਲ ਕੇ ਜਾਣਾ ਪੈਣਾ ਉਸ ਤੋਂ ਬਾਅਦ ਤੈਨੂੰ ਗੱਡੀ ਦੇ ਵਿੱਚ ਪਾ ਕੇ taxi ਚ ਪਾ ਕੇ ਤੁਵਾਣੁ ਅੱਸੀ ਬਾਹਰ ਭੇਜ ਦੇਣਾ ਉਡਦੇ ਨਾਲ ਕਿ ਹੋਇਆ ਤੇ ਤੁਸੀਂ ਵੀ ਮੰਨ ਗਏ ਉਹਨੇ ਸਾਨੂੰ ****** ਜਿਂਵੇ ਦੱਸਿਆ ਤੇ ਉਨ੍ਹੇ ਸਾਂਨੂੰ ਪੂਰੀ ਗੱਲ ਨਹੀਂ ਸੀ ਦੱਸੀ ਤੇ ਬਸ ਓਦੀਆਂ ਤਿਆਰੀਆ ਹੋਗੀਆ ਤੇ ਗੱਲ ਹੋ ਗਈ ਵੀ ਇੰਨੇ ਪੈਸੇ ਇਹਨੂੰ ਫਲਾਣੇ ਪੈਸੇ ਦੇਣੇ ਹੈ ਊ ਅੱਸੀ ਤਿਆਰ ਲਈ ਇਨ੍ਹਾਂ ਨੇ company ਦੇ ਵਿਚੁ ਰਾਤ ਮੇਂ ਆਪਣੇ ਜੋ bag ਵਗ਼ੈਰਾ ਸੀ ਦੋ ਚਾਰ bag ਉਹਨਾਂ ਨੇ ਆਪਣੇ ਇਕੱਠੇ ਕਰਕੇ ਤੇ ਉਹ ਬਹੁਤਿਆਂ ਦੇ ਸ਼ਹਿਰ ਦੇ ਵਿੱਚੋਂ ਤਕਰੀਬਨ ਬੀਸ kilometer ਦੂਰ ਹੋਰ ਜਗ੍ਹਾ ਤੇ ਜਾ hotel ਤੇ ਰਾਤ ਵਿਚ ਰਹੇ company ਤੋਂ ਚੋਰੀ ਤੇ ਅਗਲੇ ਦਿਨ ਸੁਬਹ ਇਨ੍ਹਾਂ ਨੇ ਫਿਰ ਤਿੰਨ ਬਜੇ ਚਾਰ ਬਜੇ ਇਨ੍ਹਾਂ ਨੇ ਚਾਲੇ ਪੋਣੇ ਸੀਗੇ ਜੇੜਾ ਇਹ ਰਾਹ ਬਣਦਾ ਸੀ ਰਾਹ ਸੀਗਾ ਵਿੱਚੋ ਦੋ ਤਿੰਨ ਦੇਸ਼ ਪਾਰ ਕਰਨੇ ਸੀਗੇ ਪਹਿਲਾ ਦੇਸ਼ ਇਥੋਂ ਬੋਸਨੀਆ ਤੋਂ ਇਨ੍ਹਾਂ ਨੇ ਅਹ ਕ੍ਰੋਏਸ਼ਿਆ ਪਾਰ ਕਰਨਾ ਸੀ, ਕ੍ਰੋਏਸ਼ਿਆ ਤੋਂ ਸਲੋਵੇਨਿਆ ਜਾਣਾ ਸੀ ਤੇ ਸਲੇਵਿਨਿਯਾ ਤੋਂ ਇਟਲੀ ਜਾਣਾ ਸੀ ਜਿਨ੍ਹਾਂ ਇਹ ਗੱਲਾਂ ਚ ਆਸਾਨ ਲੱਗਦਾ ਇਨਾ ਅਸਾਨ ਸੀ ਨਹੀਂ

ਤਕਰੀਬਨ ਚਾਰ ਪੰਜ ਸੋ kilometer ਦਾ ਸਫਰ ਤੋਂ ਬਾਦ ਇਨ੍ਹਾਂ ਨੂੰ ਉਥੇ ਉਤਾਰ ਦਿੱਤਾ ਗਯਾ ਉਤਾਰ ਕ ਉਠੁ ਹੈ ਇਕ jungle ਦਾ ਰਸਤਾ ਸੀ ਅਹਿ ਤਕਰੀਬਨ ਘਟ ਤੋਂ ਘਟ ਵੀਹ ਤੋਂ ਬਾਈ ਜਣੇ ਸੀਗੇ ਵਿਆਂ ਤੇ ਬਾਈਆਂ ਜੰਨੀਆ ਨੇ ਕੱਠਿਆਂ ਨੇ ਉਥੇ ਜਾਣਾ ਸੀਗਾ ਉਨ੍ਹਾਂ ਦਾ ਵੀ ਏਹੀ ਸੀ ਵੀ ਅੱਸੀ ਬਾਹਿਰ ਹੀ ਜਾਣਾ ਹੈ ਤੇ

ਕਿਉ ਕ ਉਹ ਨਾ ਤੋਂ ਗੋਰੀਆਂ ਦਾ ਦੇਸ਼ ਸੀ ਗਯਾ ਨਾ ਉਹ ਅਪਣੇ indian ਦਾ ਦੇਸ਼ ਹੈ ਓਥੇ ਜੇੜੇ ਬੰਦੇ ਨੇ ਉਹੋ ਬਾਹਰ ਤੋਂ ਜ਼ਿਆਦਾ ਤਾਰ ਆਏ ਹੂਏ china ਦੇ ਆ ਹੋਰ ਦੇਇਸ਼ਾਂ ਦੇ ਬੰਦੇ ਸੀ ਗਏ ਆ africa ਦੇ ਡਿਸ਼ ਸੀ ਗੇ ਪਰਮਾਤਮਾ ਵਿਰੋਧੀ ਮੱਤ ਕਰਦਾ ਹੈ ਇਹਨਾਂ ਨੇ ਹੀ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਪਹਿਲਾਂ ਪਹਿਲੇ ਪਹਿਲੇ ਤੇ ਠੀਕ ਰਹੇ ਕਿਉ ਕ ਇਨ੍ਹਾਂ ਕੋਲੋਂ ਆਪਣਾ ਸਮਾਂ ਸੀ ਗਯਾ ਜ਼ੀਰਾ ਖਾਣਾ ਸੀ ਦਵਾਈਆਂ ਸੀ ਕੱਪੜੇ ਚੰਗੇ ਪਾਏ ਹੂਏ ਸੀ ਸਾਰੇ ਜਣੇ ਹੱਸਦੇ ਖੇਡਦੇ ਰਹੇ ਵੀਹ ਤੇ ਬਾਇ ਜਣੇ ਵੀਹ ਬਾਈ ਜਣੀਆਂ ਦੇ ਵਿਚ ਵੀ ਜੇੜੇ ਆਪਣੇ ਪੰਜਾਬੀ ਬੰਦੇ ਸਨ ਉਹ ਸੀਗੇ ਅਪਣੇ ਬਾਰਾਂ ਬਾਕੀ ਵਿੱਚੋ ਅੱਠ ਦਸ ਅੱਠ ਸਤ ਅੱਠ ਬੰਦੇ ਪਾਕਿਸਤਾਨ ਸੀ ਗਏ ਬਾਕੀ ਕੋਈ ਬੰਗਲਾਦੇਸ਼ ਸ਼੍ਰੀਲੰਕਾ ਦੇ ਇਧਰਲੀ side ਦੇ ਜ਼ਿਆਦਾ ਬੰਦੇ ਸੀ ਕਿਉਂਕਿ ਇਹ ਲੋਕ ਬਾਹਰ ਤਾਂ ਹੀ ਜਾ ਲੈਂਦੇ ਹੈ ਕਿਉਂਕਿ ਇਹਨਾ ਨੂੰ ਅਪਣੇ ਦੇਸ਼ ਦੇ ਵਿਚ ਜੋ ਇਹਨਾ ਦੀ ਉਮੀਦ ਆ ਉਹ ਪੂਰੀ ਨਹੀਂ ਹੋਂਦੀ ਤੇ ਉਥੇ ਚਾਲ ਪਏ ਤੇ ਤੁਰਦੇ ਤੁਰਦੇ ਤੁਰਦੇ ਇਨ੍ਹਾਂ ਨੂੰ ਉਥੇ ਰਾਤ ਪੈ ਗਈ ਰਾਤ ਪੈ ਗਈ ਜਿਹੜਾ ਇਹਨਾਂ ਦਾ ਬੰਦਾ guide ਸੀਗਾ ਉਹ ਕਹਿੰਦਾ ਵੀ ਚਲੋ ਹੁਣ ਤੁਹਾਨੂੰ ਰਾਤ ਨੂੰ ਸੋਨਾ ਪੈਣਾ ਹੈ ਇਹ ਸਾਰੇ ਜਣੇ ਹੈਰਾਨ ਹੋ ਗਏ ਬੀ ਇਥੇ ਸੋਨਾ ਪੈਣਾ ਹੈ ਇਥੇ ਜੰਗਲ ਚ ਕੋਈ ਜਾਨਵਰ ਆ ਗਯਾ ਜਾਂ ਕੋਈ ਹੋਰ ਚੀਜ ਆ ਗਯੀ ਤੇ ਫਿਰ ਅਸੀਂ ਕੀ ਕਰਨਾ ਹੈ

ਭਰੇ ਹੂਏ ਜੰਗਲਾਂ ਚ ਕਿੰਨੂੰ ਨੀਂਦ ਆਵੇ ਸਵੇਰ ਦੇ ਪਰ ਥਕੇ ਹਾਰੇ ਸੀਗੇ ਟੂਟੇ ਹੂਏ ਸਫਰ ਕਿੱਤਾ ਤੇ ਫਿਰ ਤੁੱਰ ਕ ਇਨ੍ਹਾਂ ਪਹਾੜੀਆਂ ਟੱਪਿਆਂ ਇੰਨਾ ਨੇ

ਸਾਰੇ ਜਣੇ ਉੱਤੇ ਹਬੜਾ ਤਬੜੀ ਮੱਚ ਗਈ ਜੀ ਪੁਲਿਸ ਕਿਥੋਂ ਆ ਗਯੀ ਹੁਣ ਤਾਂ ਸਾਰੇ ਓਥੇ ਚੀਕਾਂ ਮਾਰਨ ਲੱਗੀ ਸਾਨੂ ਪੁਲਿਸ ਦੀ ਪੂਰੀ team ਪੰਜਾਂ ਸੱਠ ਜਣੇ ਇਨਾ ਨੂੰ ਘੇਰ ਲਿਆ ਪੂਰੇ ਜੰਗਲ ਚ ਜੰਗਲ ਚੇ ਘਿਰਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਓਥੇ ਗ੍ਰਿਫ਼ਤਾਰੀ ਦੇਤੀ ਉਹਨਾਂ ਨੂੰ ਕੱਲੇ ਕੱਲੇ ਬੰਦੇ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਥੋਂ ਆਏ ਤੁਸੀਂ ਕਿਥੋਂ ਆਏ ਤੇ ਇਹਨਾਂ ਨੇ ਆਪਣੇ ਵਲੋਂ ਆਇਆ ਕੋਈ ਵੀ ਬਣਾ ਤਾ ਵੀ ਸਾਨੂੰ ਨਹੀਂ ਪਤਾ ਸਾਨੂੰ ਸਾਡਾ agent ਸੀਗਾ ਉਹਨਾਂ ਨੇ ਸਾਨੂੰ ਇੱਥੇ ਉਤਾਰ ਦਿੱਤਾ ਸੀ ਤੇ ਓਹ ਨਹੀਂ ਕੁੱਝ ਕਰਨਾ ਫਿਰ ਸਾਨੂ ਨਹੀਂ ਕੁਜ ਪਤਾ ਉਨ੍ਹਾਂ ਨੇ ਜੀ ਦੋ ਦਿਨ ਇਹਨਾਂ ਨੂੰ ਰੱਖਿਆ, ਫਿਰ ਦੋ ਦੀਨਾ ਦੇ ਬਾਦ ਤੇਰੇ ਨਾਲੋਂ camp ਦੇ ਵਿੱਚ ਛੱਡ ਦਿੱਤਾ ਕਿ camp ਹੋਂਦੇ ਨੇ ਕਿਉ ਕ human rights ਹੋਂਦੇ ਨੇ ਬੰਦਿਆਂ ਦੇ ਹਰ ਕੌਂਟਰੀਆਂ ਦੇ ਜਾਂਦਓ ਕਰਨੀ ਪਾਯਾ camp ਚ ਬਿਠਾਇਆ ਤੇ camp ਤੋਂ ਵਿੱਚੋ ਇਨ੍ਹਾਂ ਨੇ ਪੰਦਰਾਂ ਇਕ ਦਿਨ ਰਹੇ ਉਥੇ ਫਿਰ ਪੰਦਰਾਂ ਦੀਨਾ ਬਾਦ ਉਠੁ ਚੋਰੀ ਨਿਕਲ ਗਏ ਨਿਕਲ ਗਏ ਫਿਰ ਨਿਕਲ ਕ ਕਹਾ ਕੀੜੇ ਤਾਜ਼ੀਆਂ ਕਿੱਤਿਆਂ ਉਹ ਬੰਦਾ guide ਇਨ੍ਹਾਂ ਦੇ ਨਾਲ ਨਾਲ ਸੀ ਫਿਰ ਇਹ ਜੰਗਲੇ ਦੇ ਵਿਚ ਚਲੇ ਗਏ ਜੰਗਲ ਦੇ ਵਿਚ ਉਹ ਦੱਸਦਾ ਸੀ ਸਫਰ ਕਹਿੰਦਾ ਸਾਡਾ ਉਬੜ ਖਾਬੜ ਜਗਾਹ ਸੀ ਹਨੇਰਾ ਹੋ ਜਾਂਦਾ ਸੀ ਕਿਉਂਕਿ ਰਾਤ ਨੂੰ ਚਲਦੇ ਹੁੰਦੇ ਸੀ ਦੀਨੇ ਤਾ ਪਤਾ ਲੱਗ ਜਾਂਦਾ ਪੁਲਸ ਨੂੰ ਉਪਰ helicopter ਲੱਗਦੇ ਪਾਏ ਨੇ ਹੋਰ ਕੋਈ ਸੂਰਜ ਦੀ ਨਾ ਕਿਰਨਾਂ ਪੈਂਡਿਆਂ ਹੋਰ ਕੋਈ system ਨਾ ਕੋਈ telescope ਤੇ ਇਨ੍ਹਾਂ ਤੋਂ ਇਨ੍ਹਾਂ ਨੂੰ ਪਤਾ ਲੱਗਦਾ ਕ ਇਨਸਾਨ ਕਿਥੇ ਕਿਥੇ ਨੇ ਤੇ ਕਿਥੇ ਕਿਥੇ ਜਾ ਰਹੇ ਨੇ ਪਿਛਲੋਂ ਕਰਦੇ ਕਰਨ ਲਈ ਚੀਨ ਨੇ ਜੜ੍ਹੀ bosnia ਤੋਂ croatia ਤੱਕ ਜਾਣਾ ਸੀ ਉਹ ਇਨ੍ਹਾਂ ਨੇ ਰਾਤ ਵਿਚ ਦੋ ਦੀਨਾ ਚ ਉਹ ਪਾਰ ਕਰ ਲਾਯਾ ਦੋ ਦੀਨਾ ਦੇ ਵਿਚ ਜੇੜੀ ਅਨੂ ਮੁਸ਼ਕਲਾ ਆਈਆ ਅਤੇ ਪੈਰ ਦੇ ਥੱਲੇ ਮਾਸ ਜੇੜਾ ਸੀ ਬੂਟ ਪਾ ਪਾ ਕੇ ਉਹ ਗੱਲ ਗਯਾ ਕਿਸੇ ਨੇ ਬਾਂਹ ਤੇ ਸੱਟ ਵੱਜੀ ਕਿਸੇ ਕੋ ਝਾੜੀਆਂ ਹੁੰਦੀਆਂ ਨੇ ਜੰਗਲਾਂ ਵਿਚ ਝਾੜੀਆਂ ਦੇ ਨਾਲ ਤੁਸੀਂ line ਬਣਾ ਕੇ ਚਲਦੇ ਉਂਝ ਜਦੋਂ ਅੱਗੇ ਵਾਲਾ ਲੱਗਦਾ ਉਚਾਰੀਆਂ ਸ਼ਾਇਰੀ ਕਰਨ ਦਾ ਏਵੇ ਨਹੀ ਪਤਾ ਲਗਾ ਦਿੱਤੀ ਜਾਵੇ ਫਿਰ ਮੁੜ ਕੇ ਝਾੜੀਆਂ ਬੀਜਦੇ ਇਨ੍ਹਾਂ ਦੋਹਾਂ ਦਿਨਾਂ ਬਾਅਦ ਵੀ ਨਾ ਮੈ ਖਾਣਾ ਪੀਣਾ ਔਖਾ ਕੰਮ ਕਿਸੀ ਕੋਲ ਇਕ biscuit ਪਾਯਾ ਕਿਸੀ ਕੋਲ ਦੋ ਪਾਈ ਨੇ ਕਿਸੇ ਕੋਲੋਂ ਪਾਣੀਂ ਪਾਣੀਂ ਵੀ ਇਹ ਕਹਿ ਰਿਹਾ ਸੀ ਕਿ ਜਿਵੇਂ ਅਸੀਂ ਬੁੱਲ ਗਿਲੇ ਕਰਦੇ ਆਂ

ਆਰ ਪਾਰ ਉਰਾਰ ਪਾਰ ਦ ਖਾਬ ਦੇ ਤੌਰ ਤੇ ਜਿਵੇਂ ਭਰੇ ਭੜੋਲੇ ਵਿਚ ਜਿਵੇਂ ਬਰਫ ਹੀ ਬਰਫ ਪਿਘਲ ਕੇ ਚੋਰੀ ਚੋਰ ਪਾਣੀ ਆਉਂਦਾ ਹੈ ਇਰਾਨ ਨੇ ਵੀ ਆਪਣਾ ਉਠਾਉਣ ਮੂੰਹ ਹੱਥ ਧੋਤਾ ਠੰਡੇ ਪਾਣੀ ਦੇ ਨਾਲ ਤੇ ਅਗੇ ਆਪਣਾ ਥੋੜੀ ਦੇਰ ਆਰਾਮ ਅਰੂਮ ਕਰ ਕੇ ਪਾਣੀ ਦੀਆਂ ਬੋਤਲਾਂ ਵਗ਼ੈਰਾ ਭਰੀਆਂ ਇਨ੍ਹਾਂ ਨੇ ਆਪਣੀਆਂ

ਬਣਦਾ ਕੁਝ ਹੋਰ ਹੀ ਹੈ ਜਦੋ ਉਨ੍ਹਾਂ ਨੂੰ ਪੈਸੇ ਦੇਤੇ ਜਾਂਦੇ ਹੈ ਅੱਧੇ ਅੱਧੇ ਪੈਸੇ ਇਹਨਾਂ ਨੇ ਦੇਤੇ ਸੀ ਪਹਿਲਾਂ ਤੇ ਤੇ ਮੁੜ ਕੇ ਜੇੜੀ ਬਾਕੀ payment ਸੀ ਓਹ ਇਨ੍ਹਾਂ ਨੇ ਜਾਣ ਤੇ ਕਰਨੀ ਸੀ ਓਥੇ ਇਟਲੀ